ਕਾਰਾ ਦੇ ਅਲਗ ਅਲਗ ਰਿਮ ਲੱਗੇ ਹੋਏ ਹਨ।

ਤੇ ਕੁਝ ਗਮਲੇ ਰੱਖੇ ਹੋਏ ਦਿਖ ਰਹੇ ਹਨ ਤੇ ਲਾਈਟਾਂ ਵੀ ਜਗ ਰਹੀਆਂ--

ਇੱਥੇ ਸਾਨੂੰ ਇੱਕ ਸ਼ੋਰੂਮ ਦਿਖ ਰਿਹਾ ਹੈ।

ਪੁਲ ਬਣਿਆ ਹੋਇਆ ਹੈ ਤੇ ਕੁਛ ਔਰਤਾਂ ਉਸ ਉੱਪਰ ਚੱਲ ਕੇ ਆ ਰਹੀਆਂ।

ਇੱਥੇ ਸਾਨੂੰ ਇੱਕ ਦੁਕਾਨ ਦਿਖ ਰਹੀ ਹੈ।

ਦਰਿਯਾ ਦੇ ਵਿੱਚ ਕੁਛ ਆਦਮੀ ਤੇ ਉ ਕੁੱਛ ਔਰਤਾਂ--

ਦਿੱਖ ਰਹੀਆਂ ਹਨ ਤੇ ਲਾਈਟਾਂ ਵੀ ਜੱਗ--

ਇੱਥੇ ਇੱਕ ਜਿਮੀਦਾਰਾ ਐਵਰ ਗਰੀਨ --

ਜਿਸ ਵਿੱਚ ਟੇਬਲ ਪਏ ਹੋਏ ਹਨ।

ਤੇ ਕੁਛ ਲੜਕੇ ਗਰਾਉਂਡ ਵਿੱਚ ਕੁਝ ਖੇਡ ਖੇਡ ਰਹੇ ਹਨ।

ਇੱਥੇ ਇੱਕ ਟਾਊਨਸ ਹੱਟ ਫੂਡ ਜੰਕਸ਼ਨ ਦਿੱਖ ਰਿਹਾ ਹੈ।

ਤੇ ਤਿੰਨ ਛੋਟੇ ਲੜਕੇ ਵੀ ਦਿਖ ਰਹੇ ਹਨ।

ਇੱਥੇ ਇੱਕ ਸਵਾਮੀ ਸੰਤ ਦਾਸ ਪਬਲਿਕ ਸਕੂਲ --

ਇੱਥੇ ਇੱਕ ਕੁਰਸੀਆਂ ਉਪਰ ਕਾਫੀ ਸਾਰੇ ਲੋਕ --

ਤੇ ਉਸਦੇ ਕੋਲ ਇੱਕ ਆਦਮੀ ਖੜਾ ਹੈ ਜਿਸਨੇ ਸਿਰ ਉੱਤੇ ਟੋਪੀ ਲਈ ਹੋਈ ਹੈ।